ਆਹੋ-ਆਹੋ ਉਹਦੇ ਨਾਲ ਹੋਇਆ ਸੀ ਤੇ ਮੈਂ ਕਿਹਾ ਉਨ੍ਹਾਂ ਨੇ ਕਹਿਣਾ ਬਈ ਤੇ ਉਹ ਤੂੰ ਮਰੇ ਤੇ ਕਿਹੜਾ ਆਇਆ ਵਾਂ ਤੇ ਆਪਾਂ ਕਿਉਂ ਆਈਏਂ ਮੈਨੂੰ ਕਹਿੰਦੇ ਸੀ ਨਾ ਬੰਦੇ ਕਈ ਨਹੀਂ ਪਤਾ ਕਿ ਕਰ

phone ਕਰਦੇ ਨੇਹਾ ਨੂੰ ਆਵੇ ਚਾਹੇ ਨਾ ਆਊਗੀ ਬਜੇ

ਆਹੋ ਚਲ ਵੇਖਦਾ ਹਾਂ try ਕਰਕੇ ਹੈ ਨਾ ਉਹਨੂੰ ਕਹਿ ਪਰਸੋਂ ਤੇ ਪਰੌਣੇ ਆਣੇ ਹਾਂ ਪਰਸੋਂ ਤੇ ਸਵੇਰੇ phone ਕਰਕੇ ਤੇ ਉਹਨੂੰ ਕਿਹੈ ਪੀ ਸਵੇਰੇ ਪਰਸੋਂ ਦਸਵਾਂ ਵਾ ਸ਼ਨੀਵਾਰ ਆਣ ਕੇ ਤੇ ਹੋ ਜਾ

ਜੇ ਉਹ ਨੇ ਮੂੰਡ ਹੋ ਊਗਾ ਤੇ ਆ ਜਾਊਗੀ ਜੇ ਨਾ ਆਉਣਾ ਹੋਊਗਾ ਤਾਂ ਵੀ ਤੇ ਤੈਨੂੰ ਦੱਸੂ ਗੀ ਨਾ ਤੂੰ ਮੇਰੇ ਮਾਮੇ ਤੇ ਵੀ ਮੇਰੇ ਮਾਮੇ ਦੇ ਮੁੰਡੇ ਤੇ ਨਹੀਂ ਆਇਆ ਚਾਹੇ ਕਿੱਦਾਂ ਹੈ ਨਾ

ਉਹਨੂੰ ਕਹੀਂ ਪੀ ਚਲ ਜੇ ਮੈਂ ਮੈਨੂੰ ਕਿਹੜਾ ਦਸਿਆ ਸੀ ਤੁਸੀਂ ਮੈਂ ਤੇ ਚਲ ਤੈਨੂੰ ਦਸ ਦਿਤਾ ਵਾ ਪੀ ਜੇ ਤੂੰ ਆਹ ਸਕਦੀਆਂ ਤੇ ਆਜਾ

ਆਪੇ ਤੁਸਾਂ ਤੇ ਮੈਨੂੰ ਦੱਸਿਆ ਨਹੀਂ ਸੀ ਤੇ ਮੈਂ ਤਾਂ ਨਹੀਂ ਆਇਆ ਤੇ ਮੈਂ ਤੇ ਵੇਖਿਆ phone ਤੇ status ਲਗਾਉਦਾ

ਤੇ ਮੈਂ ਤੈਨੂੰ phone ਕੀਤਾ ਤੇ ਤੁਹਾਡਾ ਏਦਾ ਹੋ ਗਿਆ ਓ ਤੇ ਦਸਵਾਂ ਹੀ ਉਹਦਾ ਸ਼ਨੀਵਾਰ ਤੇ ਆ ਜਾਵੀਂ ਆਹੋ ਦਸਮੇਂ ਤੇ ਹੋ ਜਾ ਵੀ ਭਾਵੇਂ ਜਸੀ ਨੂੰ ਲੈ ਆਵੀਂ ਚਾਹੇ ਆਹੋ-ਆਹੋ number ਉਹਦਾ ਪਕਾ ਨਹੀਂ ਨਾਂ ਹੈਗਾ ਮੇਰੇ ਕੋਲ ਉਹਦੇ ਕੋਲ ਨਾ ਹੋਓ ਤੇ ਜਿਹੜੀ ਕੁੜੀ ਨਾਲ television ਤੇ ਪੜ੍ਹਦੀ ਹਾਂ ਨਾ ਜਿਹਦੇ ਕੋਲ ਕੁੜੀ

ਲਾਗਲੇ ਘਰ ਤੇ ਓਹਦਾ ਮਿੰਨਤ ਤਰਲਾ ਮਾਰ ਲਵਾਂਗੇ ਕੇ ਗੱਲ ਕਰਵਾਈ ਬਈ ਦੋ minute ਆਹੋ ਜਾ ਅਹ ਆਖੀਂ ਜਸੀ ਨਾਲ ਗਲ ਕਰੀ ਪੀ ਤੇਰੇ daddy ਦਾ phone ਆਇਆ ਸੀ ਆਪਣੀ mommy ਦੇ ਨਾਲ ਗਲ ਕਰਵਾ ਮੇਰੀ ਆਹੋ ਹਾਂ ਗਲ ਵਾਕਿਆ ਸਚਾ ਹੋਣਾ ਚਾਹੀਦਾ ਬੰਦੇ ਨੂੰ ਕਾਲ ਨੂੰ ਝੂਠਾ ਨਹੀਂ ਪਊ ਕੇ ਨਹੀਂ ਆਹੋ ਕੱਲ੍ਹ ਨੂੰ ਜੇ by chance ਆਹ ਵੀ ਜਾਂਦੀ ਹੈ ਤੇ ਉਹਨੇ ਕਹਿਣਾ ਤੁਸੀਂ ਕਿਹੜਾ ਸਾਨੂੰ ਅਰ ਸਾਨੂੰ ਸੁਣਾ ਦਿਤਾ ਸੀ ਚਾਚੀ ਆਹੋ-ਆਹੋ ਓਤੋਂ ਦੀ ਵਲ ਦੇਣਾ ਉਹਨੇ ਕਹਿਣਾ ਤੁਸੀਂ ਸਾਨੂੰ phone ਤੇ ਕਰਦੇ

ਆਹੋ ਇਹ ਤੇ ਹੈ ਨਹੀਂ ਕਿਸੇ ਦਾ ਵੀ number ਚਾਹੇ ਤੇਰੇ ਮਾਮੇ ਦਾ number ਹੁਣ ਤੇ ਵਢੀ ਵੂਢੀ ਹੋ ਗਈ ਉਹ ਕਿਸੇ ਨਾ ਕਿਸੇ ਦਾ ਤੇ ਉਦਾ ਗਾ ਹੀ ਆਹੋ ਉਦਾ ਹੈਗਾ ਹੀ Sandeep ਦੇ daddy ਦਾ ਆਹੋ ਤੇ ਉਹਦੇ ਨਾਲ ਹੀ ਗਲ ਕਰ ਲਵੀਂ ਉਹਨੂੰ ਕਵੀ ਨੇਹਾ ਦੇ ਨਾਲ ਗੱਲ ਕਰਵਾ ਮੇਰੀ conference ਤੇ ਲੈ ਕੇਗੱਲ ਕਰ ਲਾ ਆਹੋ ਆਹੋ ਆਹੋ ਹੂ ਆਹੋ conference ਤੇ ਗੱਲ ਹੋ ਜਾਂਦੀ ਹੈ ਉਦਾਂ ਉਦਾਂ ਤੇ ਕਿਸੇ ਦੇ ਘਰ ਦਾ number ਲਗਾਉਣਗੇ ਉਹ ਆਹੋ ਆਹੋ ਆਹੋ ਚਲ ਕੋਈ ਨਹੀਂ ਸਵੇਰੇ ਮੈਂ ਇਹੋ ਕੰਮ ਕਰੂ ਵਾਕੇ ਤੇਰੀ ਗਲ ਖੁਣੋ ਭਾਬੀ ਸਹੀ ਗੱਲ ਆ ਤੇਰੀ sandeep ਦਾ ਨੰਬਰ ਹੈ ਨਹੀਂ ਤੇਰੇ ਕੋਲ

ਉਹਨਾਂ ਨੇ number ਬਦਲ ਲਏ ਆ ਨਾ ਸਾਰਿਆਂ ਨੇ ਅਛਾ number ਬਦਲ ਲਏ ਆ ਚਕਰ ਇਹ ਪੈ ਗਿਆ ਵਾਹਨਾਂ number ਹੋਣ ਤੇ ਘਾਟਾ ਕਾਦਾ ਉਹਦੇ ਕੋਲ ਹੀ ਮਿਲਣਾ ਤੇਰੇ ਮਾਮੇ ਸੌਹਰੇ ਕੋਲੋ ਹੀ ਆਹੋ ਉਹਨੂੰ ਮੈਂ ਕਰੂੰਗਾ ਸਵੇਰੇ phone ਪੀ ਆ ਮੈਨੂੰ number ਦੇ ਜਿਹੜਾ ਚਲ ਵਾ ਏਦਾਂ ਏਦਾਂ ਗਲ ਹੋਈ ਦਸ minute ਗਲ ਕਰਨੀ ਬਸ ਆਹ ਨਾਲੋਂ ਉਹਨੂੰ ਪੁੱਛੀਂ ਬਹਿ ਮੈਂ ਦੱਸਾਂ ਉਹਨੂੰ ਕੇ ਨਾਂ ਦੱਸਾਂ ਭਲਾ ਕੀ ਜਵਾਬ ਦਿੰਦਾ ਵਾ ਉਹਨੂੰ ਕਹੀਂ ਪੀ ਮੇਰੀ ਗਲ ਕਰਵਾ ਦੇਵੋ ਨੇਹਾ ਨਾਲ ਪੀ ਏਦਾਂ ਗਲ ਕਰ ਓਥੇ ਮਰਦ ਹੋਇਆ ਉਹਨਾਂ ਦੇ ਘਰ ਹਾਂ ਹਾਂ ਹਾਂ ਚਲੋ ਠੀਕ ਹੈ ਫੇਰ

ਚਗਾ ਚਗਾ ਜ਼ਾਕਿਰ ਹੁਸੈਨ rose garden ਜ਼ਾਕਿਰ ਹੁਸੈਨ rose garden ਚੰਡੀਗੜ੍ਹ ਦੇ sector ਛੋਲਾਂ ਵਿੱਚ ਤੀਹ ਏਕੜ ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਾਗੀਚਾ ਹੈ ਇਸ ਵਿੱਚ ਛੋਲਾਂ ਇਸ ਵਿੱਚ ਛੋਲਾਂ ਇਸ ਵਿੱਚ ਛੋਲਾਂ ਸੌ ਕਿਸਮਾਂ ਦੇ ਪੰਜਾਹ ਹਜ਼ਾਰ ਗੁਲਾਬ ਦੇ ਫੁੱਲਾਂ ਦੇ ਬੂਟੇ ਹਨ, ਇਸ ਦਾ ਨਿਰਮਾਣ ਉੱਨੀ ਸੌ ਸਤਾਹਠ ਵਿੱਚ ਚੰਡੀਗੜ ਦੇ ਪਹਿਲੇ chief commissioner Doctor MS ਰੰਧਾਵਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ ਸੀ garden of ਸਪ੍ਰਿੰਗਸ, ਚੰਡੀਗੜ੍ਹ garden of ਸਪ੍ਰਿੰਗਸ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਂਦੀ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਹੈ ਜੋ sector ਤਰਵੰਜਾ ਵਿੱਚ ਸਥਿਤ ਹੈ, ਪਾਮ garden ਪਾਮ garden ਚੰਡੀਗੜ੍ਹ, ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਦੇ sector ਬਿਆਲੀ ਵਿੱਚ ਸਥਿਤ ਹੈ। ਇੱਕ ਇੱਕ ਸੈਰ ਸਪਾਟੇ ਲਈ ਬਣਾਇਆ ਗਿਆ ਹੈ, ਪਾਰਕ ਹੈ garden of ਸਪ੍ਰਿੰਗਸ, ਚੰਡੀਗੜ੍ਹ, ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਵਿੱਚ ਪੈਂਦਾ ਵਿੱਚ ਪੈਦਾ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਜੋ sector ਤਰਵੰਜਾ ਵਿੱਚ ਸਥਿਤ ਹੈ ਸਥਿਤ ਹੈ, ਕੈਪਿਟਲ ਕੰਪਲੈਕਸ, ਇੱਥੇ ਪੰਜਾਬ ਅਤੇ ਹਰਿਆਣਾ ਦੇ ਅਨੇਕ ਪ੍ਰਬੰਧਕੀ ਪਰਬਵਨ ਭਵਨ ਹਨ, ਵਿਧਾਨਸਭਾ, ਉੱਚ ਅਦਾਲਤਾਂ ਅਤੇ ਸਕੱਤਰੇਤ ਆਦਿ ਇਮਾਰਤਾਂ ਇੱਥੇ ਵੇਖੀ ਜਾ ਸਕਦੀਆਂ ਹਨ ਇਹ ਇਮਾਰਤਾਂ ਸਮਕਾਲੀ ਵਾਸਤੂਸ਼ਿਲਪ ਦਾ ਚੰਗੇਰਾ ਉਦਾਹਰਣ ਹੈ, ਇੱਥੇ ਦਾ open ਹੈਂਡ ਸਮਾਰਕ ਕਲਾ ਦਾ ਉੱਤਮ ਨਮੂਨਾ ਹੈ। ਰੌਕ garden ਚੰਡੀਗੜ੍ਹ ਆਉਣ ਵਾਲੇ ਲੋਕ garden ਲੋਕ ਰਾਕ garden ਆਉਣਾ ਨਹੀਂ ਭੁੱਲਦੇ, ਇਸ ਬਾਗ਼ ਦੀ ਉਸਾਰੀ ਨੇਕਚੰਦ ਨੇ ਕਰਵਾਈ ਸੀ। ਇਸਨੂੰ ਬਣਾ ਬਣਾਉਨ ਵਿੱਚ ਉਦਯੋਗਕ ਅਤੇ ਸ਼ਹਿਰੀ ਕੂੜੇ ਦਾ ਇਸਤੇਮਾਲ ਕੀਤਾ ਗਿਆ ਇਸਤੇਮਾਲ ਕੀਤਾ ਗਿਆ, ਪ੍ਰਕਨ ਪਰਯਟਕ ਇੱਥੋਂ ਦੀਆਂ ਮੂਰਤੀਆਂ ਮੂਰਤੀਆਂ, ਮੰਦਰਾਂ, ਮਹਿਲਾਂ ਆਦਿ ਨੂੰ ਵੇਖਕੇ ਅਸਚਰਜ ਅਹ ਅਸਚਰਜ ਵਿੱਚ ਪੈਦਾ ਪੈ ਜਾਂਦੇ ਹਨ ਹਰ ਸਾਲ ਇਸ garden ਨੂੰ ਵੇਖਣ ਹਜ਼ਾਰਾਂ ਸੈਲਾਨੀ ਆਉਂਦੇ ਹਨ garden ਵਿੱਚ ਝਰਨਿਆਂ ਅਤੇ ਜਲਕੁੰਡਾਂ ਤੋਂ ਛੁੱਟ open air ਥਿਏਟਰ ਵੀ ਵੇਖਿਆ ਜਾ ਸਕਦਾ ਹੈ ਜਿੱਥੇ ਅਨੇਕਾਂ ਪ੍ਰਕਾਰ ਦੀ ਸੰਸਕ੍ਰਿਤੀ ਸਬੰਧਤ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ ਨੇਕ ਚੰਦ garden ਘੋੜ ਸਵਾਰੀ, ਰਾਕ garden ਚੰਡੀਗੜ੍ਹ rose garden ਜ਼ਾਕਿਰ ਹੁਸੈਨ rose garden ਦੇ ਨਾਮ ਤੋਂ ਪ੍ਰਸਿੱਧ ਇਹ ਰਾਕ garden ਇਹ garden ਏਸ਼ੀਆ ਦਾ ਸਭ ਤੋਂ ਸੋਹਣਾ rose garden ਇੱਥੇ ਗੁਲਾਬ ਗੁਲਾਬਾਂ ਦੀ ਛੋਲਾਂ ਸੌ ਤੋਂ ਵੀ ਵੱਧ ਕਿਸਮਾਂ ਵੇਖੀਆਂ ਜਾ ਸਕਦੀਆਂ ਹਨ ਵੱਖ-ਵੱਖ ਪ੍ਰਕਾਰ ਦੇ ਰੰਗੀਨ ਫੁਆਰੇ ਇਸਦੇ ਸੁਹੱਪਣ ਵਿੱਚ ਚਾਰ ਚੰਨ ਲਗਾਉਂਦੇ ਹਨ ਹਰ ਸਾਲ ਇੱਥੇ ਗੁਲਾਬ ਮੇਲਾ ਆਯੋਜਿਤ ਹੁੰਦਾ ਹੈ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ, ਸੁਖਨਾ ਝੀਲ ਇਹ ਮਨੁੱਖ ਨਿਰਮਤਾ ਇਹ ਮਨੁੱਖ ਨਿਰਮਤ ਝੀਲ ਤਿੰਨ ਵਰਗ ਕਿੱਲੋਮੀਟਰ ਦੇ ਇਲਾਕੇ ਵਿੱਚ ਫੈਲੀ ਹੋਈ ਹੈ ਇਸਦੀ ਉਸਾਰੀ ਉੱਨੀ ਸੌ ਅਠਵੰਜਾ ਵਿੱਚ ਕੀਤੀ ਗਈ ਸੀ। ਅਨੇਕਾਂ, ਇਹਦੀ ਉਸਾਰੀ ਉੱਨੀ ਸੌ ਅਠਵੰਜਾ ਵਿੱਚ ਕੀਤੀ ਗਈ ਸੀ, ਅਨੇਕਾਂ ਪਰਵਾਸੀ ਪੰਛੀਆਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ ਝੀਲ ਵਿੱਚ boating ਦਾ ਅਨੰਦ ਲੈਂਦੇ ਸਮੇਂ ਦੂਰ-ਦੂਰ ਤੱਕ ਫੈਲੀਆਂ ਪਹਾੜੀਆਂ ਦੇ ਸੁੰਦਰ ਨਜ਼ਾਰੇ ਬੜੇ ਮਨਮੋਹਕ ਲੱਗਦੇ ਹਨ, ਆਥਣ ਵੇਲੇ ਤਾਂ ਇਹ ਰਜ ਰਜਾਨੇ ਹੋਰ ਵੀ ਮਨਮੋਹਕ ਵਿਖਾਈ ਦਿੰਦੇ ਹਨ, ਅਜਾਇਬ ਘਰ ਚੰਡੀਗੜ੍ਹ ਵਿੱਚ ਬਹੁਤ ਸਾਰੇ ਅਜਾਇਬ-ਘਰ ਹਨ, ਇੱਥੇ ਦੇ ਸਰਕਾਰੀ ਅਜਾਇਬ-ਘਰ ਅਤੇ ਕਲਾ ਦੀਰਘਾਂ ਵਿੱਚ ਗੰਧਾਰ ਸ਼ੈਲੀ ਦੀ ਅਨੇਕ ਮੂਰਤੀਆਂ ਦਾ ਸੰਗ੍ਰਿਹ ਵੇਖਿਆ ਜਾ ਸਕਦਾ ਹੈ ਇਹ ਮੂਰਤੀਆਂ ਬੋਧੀ ਕਾਲ ਨਾਲ ਸਬੰਧਤ ਹਨ, ਅਜਾਇਬ-ਘਰ ਵਿੱਚ ਅਨੇਕ ਲਘੂ ਚਿਤਰਾਂ ਅਤੇ ਪ੍ਰਾਗੈਤੀਹਾਸਿਕ ਕਾਲੀਨ ਜੀਵਾਸ਼ਮ ਨੂੰ ਵੀ ਰੱਖਿਆ ਗਿਆ ਹੈ ਅੰਤਰਰਾਸ਼ਟਰੀ ਡਾਲਸ music museum ਵਿੱਚ ਦੁਨੀਆ ਭਰ ਦੀਆਂ ਗੁੱਡਿਆਂ ਅਤੇ ਕਠਪੁਤਲੀਆਂ ਨੂੰ ਰੱਖਿਆ ਗਿਆ ਹੈ। ਸੁਖਨਾ ਜੰਗਲੀ, ਜੀਵ ਰੱਖ ਲਗਭਗ ਛੱਤੀ ਸੌ ਹੇਕਟੇਅਰ ਵਿੱਚ ਫੈਲੇ ਇਸ ਰੱਖ ਵਿੱਚ ਵੱਡੀ ਗਿਣਤੀ ਵਿੱਚ ਜੀਵ ਅਤੇ ਬਨਸਪਤੀਆਂ ਪਾਈਆਂ ਜਾਂਦੀਆਂ ਹਨ। ਮੂਲ ਰੂਪ ਵਿੱਚ ਇੱਥੇ ਪਾਏ ਜਾਣ ਵਾਲੇ ਜਾਨਵਰਾਂ ਵਿੱਚ ਬਾਂਦਰ, ਖਰਗੋਸ਼ ਗਿਲਹਰੀ, ਸਾਂਭਰ, ਭੇੜੀਏ, ਜੰਗਲੀ ਸੂਕੇ, ਜੰਗਲੀ ਜੰਗਲੀ ਬਿੱਲੀ ਆਦਿ ਸ਼ਾਮਿਲ ਹਨ, ਇਸ ਤੋਂ ਇਲਾਵਾ ਸੱਪਾਂ ਦੀਆਂ ਅਨੇਕ ਕਿਸਮ ਵੀ ਇੱਥੇ ਵੇਖੀਆਂ ਜਾ ਸਕਦੀਆਂ ਹਨ ਰੱਖ ਵੀ ਪੰਛੀਆਂ ਦੀ ਵੰਨਸੁਵੰਨੀਆਂ ਨਸਲਾਂ ਨੂੰ ਵੀ ਵੇਖਿਆ ਜਾ ਸਕਦਾ ਹੈ ਆਵਾਜਾਈ ਦੇ ਸਾਧਨ, ਆਵਾਜਾਈ ਚੰਡੀਗੜ੍ਹ ਹਵਾਈ-ਅੱਡਾ city center ਤੋਂ ਕਰੀਬ ਗਿਆਰਾਂ ਕਿੱਲੋਮੀਟਰ ਦੀ ਦੂਰੀ ਉੱਤੇ ਹੈ, ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਤੋਂ ਇੱਥੇ ਲਈ ਲਈ ਨੇਮੀ ਫਲਾਈਆਂ ਹਨ। ਚੰਡੀਗੜ੍ਹ, ਚੰਡੀਗੜ੍ਹ ਹਵਾਈ ਅੱਡੇ ਨੂੰ ਜਾਣ ਵਾਲਾ ਰਸਤਾ ਚੰਡੀਗੜ੍ਹ ਰੇਲਵੇ ਸਟੇਸ਼ਨ city center ਤੋਂ ਕਰੀਬ ਅੱਠ ਕਿੱਲੋਮੀਟਰ ਦੂਰੀ sector ਸਤਾਰਾਂ ਵਿੱਚ ਸਥਿਤ ਹੈ ਇਹ ਰੇਲਵੇ ਸਟੇਸ਼ਨ ਸ਼ਹਿਰ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਰੇਲਮਾਰਗ ਦੁਆਰਾ ਜੋੜਦਾ ਹੈ ਦਿੱਲੀ ਨੂੰ ਇੱਥੇ ਨਿੱਤ ਟਰੇਨਾ ਹਨ ਸੜਕ ਰਸਤਾ ਰਾਸ਼ਟਰੀ ਰਾਜ ਮਾਰਗ ਇੱਕੀ ਅਤੇ ਬਾਈ ਚੰਡੀਗੜ੍ਹ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਰਸਤਾ ਦੁਆਰਾ ਜੋੜਿਆ ਜਾਂ ਜੋੜਿਆ ਜੋੜਦੇ ਹਨ ਦਿੱਲੀ, ਜੈਪੁਰ, ਸ਼ਿਮਲਾ, ਕੁੱਲੂ, ਕਸੌਲੀ, ਮਨਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹਰਿਦੁਆਰ, ਦੇਹਰਾਦੂਨ ਆਦਿ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਬਸ ਸੇਵਾ ਹਨ ਝੀਲ ਨੂੰ ਜਾਣ ਵਾਲਾ ਰਸਤਾ, ਚੰਡੀਗੜ੍ਹ ਦੀ ਸੜਕ, ਚੰਡੀਗੜ੍ਹ ਵਿੱਚ ਬਹੁਤ ਸਾਰੇ ਵਿਦਿਅਕ ਅਦਾਰੇ ਹਨ। ਇਹ ਨਿੱਜੀ ਅਤੇ ਜਨਤਕ ਤੌਰ ਤੇ ਸੰਚਾਲਿਤ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਹਨ, ਇਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀਆਂ post graduate institute of medical education and research ਪੰਜਾਬ engineering college, national institute of technical teacher training and research post graduation ਸਰਕਾਰੀ college ਅਤੇ DAV college ਸ਼ਾਮਲ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਸਿੱਖਿਆ ਵਿਭਾਗ ਦੇ ਅਨੁਸਾਰ, ਚੰਡੀਗੜ੍ਹ ਵਿੱਚ ਕੁੱਲ ਇੱਕ ਸੌ ਪੰਦਰਾਂ ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ,

ਚੰਡੀਗੜ੍ਹ ਸੈਕਟਰ ਹਾਰਟ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਰਮਲ ਕਾਨਵੈਂਟ ਸਕੂਲ ਅਤੇ ਹੋਰ private ਸਕੂਲ ਜਿਵੇਂ ਦਿੱਲੀ public ਸਕੂਲ ਆਦਿ DAV public ਸਕੂਲ ਖੇਡਾਂ। ਖੇਡਾਂ sector ਛੋਲਾਂ ਦਾ stadium ਕਈ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦਾ ਸਥਾਨ ਰਿਹਾ ਹੈ ਪਰ ਮੋਹਾਲੀ ਵਿੱਚ stadium ਦੇ ਨਿਰਮਾਣ ਤੋਂ ਬਾਅਦ ਇਹ ਪ੍ਰਮੁੱਖਤਾ ਗੁਆ ਬੈਠਾ ਹੈ।

ਤੇ ਅੰਤਰ ਰਾਸ਼ਟਰੀ ਸਭਿਆ ਵੀ ਗਵਾ ਬੈਠਾ ਹੈ, ਇਸ ਖੇਤਰ ਵਿੱਚ ਕ੍ਰਿਕਟਰਾਂ ਨੂੰ ਅਭਿਆਸ ਕਰਨ ਅਤੇ ਅੰਤਰ-ਰਾਜੀ ਮੈਚ ਖੇਡਣ ਲਈ ਇੱਕ platform ਪ੍ਰਦਾਨ ਕਰਦਾ ਹੈ, ਚੰਡੀਗੜ੍ਹ ਗੋਲ ਚੰਡੀਗੜ੍ਹ ਗੋਲਫ ਕਲੱਬ ਕੋਲ ਇੱਕ ਸੱਤ ਹਜ਼ਾਰ ਦੋ ਸੌ ਪਰਾਲੀ ਦੀ ਟਾਟ ਦਾ ਫਟਿਆ ਹੋਇਆ, ਪਰਦਾ ਲਟਕ ਰਿਹਾ ਹੈ ਮੈਂ ਆਵਾਜ਼ ਮਾਰੀ ਤਾਂ ਬੁੱਢੀ ਨੌਕਰਾਣੀ ਬਾਹਰ ਆਈ ਤੇ ਸ਼ਹਿਜ਼ਾਦੀ ਸਾਹਿਬਾ ਨੇ ਮੈਨੂੰ ਅੰਦਰ ਬੁਲਾ ਲਿਆ ਇਸ ਘਰ ਦਾ ਵਿਹੜਾ ਬਹੁਤ ਛੋਟਾ ਸੀ ਬੜੀ ਮੁਸ਼ਕਿਲ ਨਾਲ ਦੋ ਮੰਜੇ ਢਹਿੰਦੇ ਹੋਣਗੇ ਛੱਤ ਵੀ ਇਹਨੀ ਹੈ ਕਿ ਦੋ ਮੰਜੇ ਵੀ ਨਹੀਂ ਢਹਿੰਦੇ ਛੱਤ ਦੇ ਉਪਰ ਵਾਲੇ ਪਾਸੇ ਇਕ ਛੋਟੀ ਜਿਹੀ ਕੋਠੜੀ ਜੀ ਆ ਹੈ ਜਦ ਮੈਂ ਅੰਦਰ ਦਾਖਿਲ ਹੋਇਆ ਤਾਂ ਸਾਹਿਬਾ ਬੋਰੀ ਉਪਰ ਬੈਠੀ ਸੀ ਛੱਤ ਦੇ ਇਕ ਪਾਸੇ ਮੰਜਾ ਪਿਆ ਸੀ ਤੇ ਸਾਹਮਣੇ ਇਕ ਬਿਸਤਰਾ ਬਿਛੀਆ ਹੋਇਆ ਸੀ ਇਹ ਵੀ ਬੈਠੀ ਸ਼ਹਿਜ਼ਾਦੀ ਸਾਹਿਬਾਂ ਪਾਨ ਕੁੱਟੀ ਚ ਆਪਣਾ ਪਾਨ ਕੁੱਟ ਰਹੀ ਸੀ ਬਿਸਤਰਾ ਵੀ ਬਹੁਤ ਪੁਰਾਣਾ ਸੀ ਟਾਕੀਆਂ ਵੱਲ ਇੱਕ ਚਿੱਟੀ ਚਾਦਰ ਵੀ ਵਿਛੀ ਹੋਈ ਸੀ

ਉਹਦੇ ਸਜੇ ਪਾਸੇ ਪਟਾਰੀ ਪਈ ਸੀ ਤੇ ਪਟਾਰੀ ਦੀ ਕਲੀ ਖਰਾਬ ਹੋ ਚੁਕੀ ਸੀ ਫਿਰ ਵੀ ਓਹਦੇ ਉਸ ਤੇ ਪਾਨ ਦੇ ਧੱਬੇ ਨੇ ਸਨ ਛੱਤ ਦੀਆਂ ਕੜੀਆਂ ਬਹੁਤ ਪੁਰਾਣੀਆਂ ਸਨ ਤੇ ਚੂਹੀਆਂ ਨੇ ਤਖਤੇ ਖ਼ਰਾਬ ਕਰ ਦਿਤੇ ਸਨ ਸ਼ਹਿਜ਼ਾਦੀ ਸਾਹਿਬਾਂ ਦੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ ਪਲਕਾਂ ਦੇ ਪ੍ਰਵੱਟੇ ਵੀ ਚਿੱਟੇ ਹੋ ਗਏ ਹਨ ਜਵਾਨੀ ਚ ਉਹਦਾ ਕਦ ਲੰਬਾ ਹੋਏਗਾ ਜਿਸ ਕਰਕੇ ਉਹ ਕੁਬੀ ਹੋ ਗਈ ਹੈ ਉਹਦੇ ਕਪੜੇ ਸਾਫ ਸੁਥਰੇ ਸਨ ਪਰ ਕੱਪੜਿਆਂ ਦੀ ਥਾਂ ਥਾਂ ਤੋਂ ਸਿਲਾਈ ਕਿੱਤੀ ਗਈ ਸੀ ਉਹਦੀ ਆਵਾਜ਼ ਬਹੁਤ ਸਾਫ ਤੇ ਮਜ਼ਬੂਤ ਹੈ ਗੱਲ ਕਰਨ ਦਾ ਢੰਗ ਹਲੇਮੀ ਭਰਿਆ ਤੇ ਪ੍ਰਭਾਵਸ਼ਾਲੀ ਹੈ ਉਰਦੂ ਚ ਗੱਲ ਬਾਤ ਕਰਦੀ ਹੈ ਬਹੁਤ ਗੰਭੀਰਤਾ ਤੇ ਆਤਮਵਿਸ਼ਵਾਸ ਨਾਲ ਗਲ ਕਰਦੀ ਹੈ ਚੇਹਰਾ ਨਾਲ ਭਰਿਆ ਹੋਇਆ ਸ਼ਰੀਰ ਵੀ ਬਹੁਤ ਕਮਜ਼ੋਰ ਹੈ ਉਹਦੇ ਸਾਹਮਣੇ ਜਾਕੇ ਮੈਂ ਬੇਨਤੀ ਕੀਤੀ ਤਾਂ ਉਹਨੇ ਕਿਹਾ ਜਿਉਂਦਾ ਰਹਿ ਮੀਆਂ ਜਦ ਤੋਂ ਅੱਖਾਂ ਖ਼ਰਾਬ ਹੋਇਆਂ ਹਨਦਰਗਾਹ ਸ਼ਰੀਫ ਵੀ ਨਹੀਂ ਜਾ ਸਕੀ ਤੈਨੂੰ ਕਦੇ ਦੇਖਿਆ ਨਹੀਂ ਪਰ ਮੁੱਦਤ ਤੋਂ ਤੇਰਾ ਨਾਮ ਸੁਨ ਰਹੀ ਹਾਂ ਤੇ ਵੱਡੀ ਭੈਣ ਨੇ ਨਾਂ ਲਿਆ ਕਿ ਖੁਵਾਜ਼ਾ ਸਾਹਿਬ ਆਏ ਹਨ ਤੇ ਮਿਲਣਾ ਚਾਹੁੰਦੇ ਹਨ ਤੇ ਮਿਲਣਾ ਚਾਹੁੰਦੇ ਹਨ ਤਾ ਮੈਂ ਬਹੁਤ ਖੁਸ਼ ਹੋਈ ਕਿ ਜਿਸਦਾ ਨਾਂ ਸੁਣਦੀ ਸੀ ਉਹ ਖੁਦ ਮੇਰੇ ਘਰ ਆ ਗਏ ਉਹਨਾਂ ਪ੍ਰਤੀ ਸਾਡੇ ਬੁਜ਼ੁਰਗਾਂ ਦੀ ਬਹੁਤ ਸ਼ਰਧਾ ਸੀ ਤੇ ਮੈਂ ਹਮੇਸ਼ਾ ਸੱਤਰਵੀ ਦੀ ਉਸ ਉਰਸ ਵਿਚ ਜਾਂਦੀ ਸੀ ਹੁਣ ਦਿਖਾਈ ਵੀ ਨਹੀਂ ਦਿੰਦਾ ਹੱਥ ਪੈਰ ਵੀ ਜਵਾਬ ਦੇ ਗਏ ਹਨ ਹਾਂ ਦਸੋ ਕਿਸ ਤਰਾਹ ਆਉਣਾ ਹੋਇਆ

ਡੇਡ ਰੁਪੇ ਮਹੀਨਾ ਕਰਾਏ ਦਾ ਮਕਾਨ ਇਸ ਨਾਲੋਂ ਚੰਗਾ ਹੋਰ ਕੀ ਹੋਏਗਾ ਛੱਤ ਤੋਂ ਮਿੱਟੀ ਡਿਗਦੀ ਹੈ ਕੋਈ ਵੀ ਰਾਤ ਅਜਿਹੀ ਨੀ ਲੰਗਦੀ ਜਦ ਦੋ ਚਾਰ ਵਾਰ ਪਲੰਗ ਦੀ ਚਾਦਰ ਸਾਫ ਨੀ ਕਰਨੀ ਪੈਂਦੀ ਇਕ ਵਕਤ ਸੀ ਕੇ ਲਾਲ ਕਿਲੇ ਦੇ ਅੰਦਰ ਆਪਣੇ ਮਹਿਲ ਚ ਸੋਂਦੀ ਸੀ ਛੱਤ ਵਿਚ ਕਿਸੇ ਚਿੜੀ ਨੇ ਆਲ੍ਹਣਾ ਬਣਾ ਲਿਆ ਸੀ ਉਹਦੇ ਕੁਛ ਕਖ ਮੇਰੇ ਬਿਸਤਰੇ ਤੇ ਡਿੱਗ ਪਏ ਤਾਂ ਰਾਤ ਭਰ ਨੀਂਦ ਨਾ ਆਈ ਹੁਣ ਵਕਤ ਇਹ ਹੈ ਕੀ ਰਾਤ ਭਰ ਬਿਸਤਰੇ ਤੇ ਮਿੱਟੀ ਡਿੱਗਦੀ ਰਹਿੰਦੀ ਹੈ ਤੇ ਇਸ ਤਕਲੀਫ ਨੂੰ ਸਹਿਣਾ ਪੈਂਦਾ ਹੈਮੈਂ ਪੁੱਛਣਾ ਸਰਕਾਰ ਤੋਂ ਕੁਛ ਪੈਨਸ਼ਨ ਮਿਲਦੀ ਹੈ ਉਹਨੇ ਉੱਤਰ ਦਿੱਤਾ ਜੀ ਹਾਂ ਮੂਦਤ ਤੋ ਦਸ ਰੁਪੇ ਮਹੀਨਾ ਮਿਲ ਰਿਹਾ ਮੈਂ ਕਿਹਾ ਆਮਦਨੀ ਦਾ ਕੋਈ ਹੋਰ ਸਾਧਨ ਨਹੀ ਹੇਗਾ ਮੈਂ ਕਿਹਾ ਹਾਂ ਇਕ ਮਕਾਨ ਹੈ ਜਿਹਦਾ ਸੱਤ ਰੁਪਏ ਮਹੀਨਾ ਕਿਰਾਇਆ ਆਉਂਦੇ ਤੇ ਮੈਂ ਪਹਿਲਾ ਉਸ ਵਿਚ ਰਹਿੰਦੀ ਸੀ ਪਰ ਜਦ ਤੋਂ ਨਜ਼ਰ ਜਾਂਦੀ ਰਹੀ ਦਸ ਰੁਪਏ ਮਹੀਨੇ ਨਾਲ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਹੈ ਇਸ ਲਈ ਉਹ ਮਕਾਨ ਕਿਰਾਏ ਤੇ ਦੇਤਾ ਤੇ ਅਸੀਂ ਇਹ ਘੱਟ ਕਿਰਾਏ ਵਾਲੇ ਮਕਾਨ ਚ ਰਹਿਣ ਲਗ ਪਏ ਹੁਣ ਅਸੀਂ ਦੋ ਜਣੇ ਆ ਵੱਡੀ ਭੈਣ ਤੇ ਮੈਂ ਮਕਾਨ ਦਾ ਕਿਰਾਇਆ ਤੇ ਖਾਣ ਪਹਿਨਣ ਤੇ ਸਾਡਾ ਦੋਹਾਂ ਦਾ ਗੁਜ਼ਾਰਾ ਸਤਾਰਾਂ ਰੁਪਏ ਵਿਚ ਪਾਨ ਸੁਪਾਰੀ ਦਾ ਵੀ ਖਰਚੇ ਹੈ ਆਏ ਗਏ ਦਾ ਵੀ ਮੈਂ ਕਿਹਾ ਮੈਂ ਚਾਹੁਣਾ ਕੀ ਤੁਸੀਂ ਮੰਨੂ ਆਪਣੇ ਹਾਲਾਤਾ ਤੋ ਜਾਨੂ ਕਰਵਾਓ ਤਾਕਿ ਮੈਂ ਇਹਨਾ ਹਾਲਾਤਾਂ ਨੂਂ ਕਿਤਾਬ ਚ ਲਿਖਾ ਕਿਉਂਕਿ ਮੈਂ ਤੁਹਾਡੇ ਖ਼ਾਨਦਾਨ ਦੇ ਬਹੁਤ ਸਾਰੇ ਮਰਦਾ ਤੇ ਔਰਤਾਂ ਦੇ ਹਾਲਾਤ ਲਿਖੇ ਹਨ ਇਹ ਗੱਲ ਸੁਣਦਿਆਂ ਸ਼ਹਿਜ਼ਾਦੀ ਸਾਹਿਬਾ ਨੇ ਪਾਨ ਕੁੱਟਣਾ ਛੱਡ ਦਿੱਤਾ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਮੀਆਂ ਮੈਨੂੰ ਇਹ ਮਨਜ਼ੂਰ ਨਹੀਂ ਕਿ ਮੇਰਾ ਨਾ ਘਰ ਘਰ ਗਲੀ ਗਲੀ ਮੁਹੱਲੇ ਮੁਹੱਲੇ ਉਛਾਲਿਆ ਜਾਵੇਮੈਂ ਕਿਹਾ ਮੈਂ ਤੁਹਾਡਾ ਨਾਮ ਨਹੀਂ ਲਿਖਾਂਗਾ ਸਿਰਫ ਹਾਲਾਤ ਬਾਰੇ ਲਿਖਾਂਗਾ ਓਹਨੇ ਉਤਰ ਦਿਤਾ ਹਾਲਾਤ ਬਾਰੇ ਕੀ ਲਿਖੋਂਗੇਸਿਰਫ ਦੋ ਹੀ ਗੱਲਾਂ ਹਨ

ਸ਼ਹਿਜ਼ਾਦੀ ਸਾਹਿਬਾਂ ਨੂੰ ਇਹਨਾਂ ਗੁੱਸਾ ਆਇਆ ਕਿ ਬਹੁਤ ਦੇਰ ਕੁਝ ਨਾ ਬੋਲੀ ਫਿਰ ਮੇਰੇ ਲਈ ਇੱਕ ਪਾਨ ਬਣਾਇਆ ਠੰਡਾ ਹੋਕਾ ਭਰ ਕੇ ਬੋਲੀ ਮੀਆਂ ਗ਼ਦਰ ਸਮੇ ਮੇਰੀ ਉਮਰ ਦੱਸ ਗਿਆਰਾਂ ਵਰੇ ਦੀ ਸੀ

ਉਸ ਸਮੇ ਮੇਰੀ ਅੰਮਾ ਵੀ ਜਿਉਂਦੀ ਸੀ ਇਸ ਬੁਢਾਪੇ ਚ ਵਿਆਹ ਕਾਰਨ ਮੇਰੀ ਅੰਮਾ ਤੇ ਮਤਰੇਈ ਮਾਂ ਵਿਚਾਲੇ ਲੜਾਈ ਝਗੜਾ ਹੁੰਦਾ ਰਹਿੰਦਾ ਫਿਰ ਤੀਨੋ ਭੈਣ ਭਰਾਵੇਂ ਮਤਰੇਈ ਮਾਂ ਨਾਲ ਲੜਦੇ ਝਗੜਦੇ ਰਹਿੰਦੇ ਪਰ ਮੇਰੇ ਨਾਲ ਮਤਰੇਈ ਮਾਂ ਬਹੁਤ ਪਿਆਰ ਕਰਦੀ ਤੇ ਮੈਂ ਸਕੀ ਮਾਂ ਤੇ ਮਤਰੇਈ ਮਾਂ ਦੋਵਾਂ ਦੀ ਲਾਡਲੀ ਧੀ ਸਾਂ ਸਾਡੇ ਘਰ ਚ ਕਈ ਔਰਤਾਂ ਤੇ ਕਈ ਮਰਦ ਸੇਵਾ ਲਈ ਨੌਕਰ ਸਨ ਗ਼ਦਰ ਤੋਂ ਛੇ ਮਹੀਨੇ ਪਹਿਲਾ ਮੇਰੀ ਮਤਰੇਈ ਮਾਂ ਹੈਜੇ ਦੀ ਬੀਮਾਰੀ ਨਾਲ ਮਰ ਗਈ ਮੇਰੇ ਦੋ ਭਰਾ ਵੀ ਹੈਜੇ ਨਾਲ ਮਰ ਗਏ ਜਦ ਗ਼ਦਰ ਹੋਇਆ ਤਾਂ ਅਸੀਂ ਸਿਰਫ ਦੋ ਭੈਣ ਭਰਾ ਅੱਬਾ ਹਜ਼ਰਤ ਤੇ ਇਕ ਮਾਂ ਮੌਜੂਦ ਸਾ ਬਾਦਸ਼ਾਹ ਸਲਾਮਤ ਕਿਲੇ ਚੋ ਨਿਕਲ ਕੇ ਹਮਾਇਲੇ ਦੇ ਮਕਰ ਮਕਬਰੇ ਚ ਚਲੇ ਗਏ ਹੋਰ ਵੀ ਜਿੰਨੇ ਲੋਕ ਕਿਲੇ ਚ ਰਹਿੰਦੇ ਸਨ ਕਿਲਾ ਖਾਲੀ ਕਰ ਕੇ ਬਾਹਰ ਆ ਗਏ ਪਰ ਸਾਡਾ ਮਕਾਨ ਕਿਲੇ ਦੀਆਂ ਇਮਾਰਤਾਂ ਨਾਲੋਂ ਥੋੜਾ ਵੱਖ ਕੇ ਬਹੁਤ ਮਜ਼ਬੂਤ ਸੀ ਇਸ ਲਈ ਅੱਬਾ ਹਜ਼ਰਤ ਰਾਜ਼ੀ ਨਾ ਹੋਏ ਤੇ ਉਹਨਾਂ ਨੇ ਕਿਹਾ ਕਿ ਜੇ ਬਾਹਰ ਜਾਵਾਂਗੇ ਤਾਂ ਵੀ ਮਾਰਾਂਗੇ ਤੇ ਬਾਹਰ ਜਾਕੇ ਮਰਨਾ ਬੁਰਾ ਹੋਏਗਾ ਇਸ ਕਰਕੇ ਇਥੇ ਹੀ ਰੋਕ ਜੋ ਖੁਦਾ ਨੂੰ ਮਨਜ਼ੂਰ ਹੋਏਗਾ ਇਸ ਘਰ ਚ ਹੋ ਜਾਏਗਾ ਬਾਦਸ਼ਾਹ ਸਲਾਮਤ ਦੇ ਜਾਣ ਬਾਅਦ ਦੋ ਦਿਨ ਸਾਡੇ ਘਰ ਕੋਈ ਨਾ ਆਇਆ ਬਾਹਰ ਦੇ ਨੌਕਰ ਤੇ ਘਰ ਦੀਆ ਨੌਕਰਾਣੀਆਂ ਸਬ ਨਸ ਗਈਆਂ ਸਨ

ਤੇ ਜਿਹੜੇ ਮਕਾਨ ਦੇ ਬਾਹਰ ਘੋੜਿਆਂ ਦੀਆ ਟਾਪਾ ਤੇ ਬਹੁਤ ਸਾਰੇ ਆਦਮੀਆਂ ਦੀਆਂ ਬੋਲਣ ਦੀਆ ਅਵਾਜ਼ਾਂ ਸੁਣਾਈ ਦਿੱਤੀਆਂ ਇਸ ਸਮੇ ਕਿਸੇ ਨੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿਤੇ ਮੇਰੇ ਭਰਾ ਦੀ ਉਮਰ ਸੋਲਾਂ ਸਾਲ ਦੀ ਸੀ ਅੱਬਾ ਹਜ਼ਰਤ ਤੇ ਅੰਮਾ ਅਹ ਹਜ਼ਰਤ ਨੇ ਇਕ ਦਮ ਹੁਜੁ ਕੀਤਾ ਤੇ ਤੇ ਭਰਾ ਨੂੰ ਕਿਹਾ ਮੀਆ ਉਠੋ ਤੁਸੀਂ ਵੀ ਹੁਜੇ ਕਰੋ ਮਰਨ ਦਾ ਵਕ਼ਤ ਆ ਗਿਆ ਹੈ ਇਹ ਸੁਨ ਕੇ ਮੇਰਾ ਦਿਲ ਦਹਿਲ ਗਿਆ ਤੇ ਮੈਂ ਅੰਮਾ ਹਜ਼ਰਤ ਨਾਲ ਲਿਪਟ ਗਈ ਉਹ ਰੌਣ ਲੱਗੀ ਤੇ ਮੰਨੂ ਪਿਆਰ ਨਾਲ ਦਿਲਾਸਾ ਦਿਤਾ ਤੇ ਕਹਿਣ ਲਗੀ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਅਲਾਹ ਮਦਦਗਾਰ ਹੈ ਸ਼ਾਇਦ ਉਹ ਕੋਈ ਬਚਨ ਦਾ ਸਾਧਨ ਕੱਢ ਦੇਵੇ

ਕਿ ਦਸ ਬਾਰਾਹ ਗੋਰੇ ਤੇ ਦਸ ਬਾਰਾਹ ਸਿੱਖ ਬੰਦੂਕਾਂ ਜਿਨ੍ਹਾਂ ਤੇ ਸੰਗੀਨਾਂ ਚੜ੍ਹਿਆ ਸਨ ਹੱਥਾਂ ਚ ਲਈ ਘਰ ਦੇ ਅੰਦਰ ਆ ਗਏ ਅੱਬਾ ਹਜ਼ਰਤ ਤੇ ਭਰਾ

ਅੱਬਾ ਹਜ਼ਰਤ ਨੇ ਉੱਤਰ ਦਿੱਤਾ ਇਹ ਮੇਰਾ ਘਰ ਹੈ ਮੈਂ ਇਥੇ ਹੀ ਰਹਿਣਾ ਸ਼ਾਹ ਆਲਮ ਬਾਦਸ਼ਾਹ ਵਿਚੋ ਹਾਂ ਤੇ ਸਿੱਖ ਨੇ ਅੰਗਰੇਜ਼ ਅਫਸਰ ਨੂੰ ਇਹ ਗੱਲ ਸਮਝਾਈ ਅੰਗਰੇਜ਼ ਅਫਸਰ ਨੇ ਟੁੱਟੀ ਫੁੱਟੀ ਉਰਦੂ ਜ਼ੁਬਾਨ ਵਿਚ ਕੁਝ ਕਿਹਾ ਜਿਹਨੂੰ ਮੈਂ ਸਮਝ ਨਾ ਸਕੀ ਫਿਰ ਉਸ ਸਿੱਖ ਨੇ ਅੱਬਾ ਹਜ਼ਰਤ ਨੂੰ ਸਮਝਾਇਆ ਕਿ ਸਰ ਕਹਿੰਦੇ ਹਾਂ ਕਿ ਬਾਦਸ਼ਾਹ ਇਥੋਂ ਚਲਾ ਗਿਆ ਸਭ ਲੋਕ ਨਸ ਗਏ ਹਨ ਤੁਸੀਂ ਕਿਉਂ ਨਹੀਂ ਗਏ

ਬੇਗੁਨਾਹ ਆਦਮੀਆਂ ਨੂੰ ਤੰਗ ਨਹੀਂ ਕਰਦੀ ਅਸੀਂ ਬੇਗੁਨਾਹ ਸੀ ਇਸ ਲਈ ਇਥੋਂ ਦੌੜ ਕੇ ਨਾਗਏ ਅੰਗਰੇਜ਼ ਅਫਸਰ ਦਾ ਹੁਕਮ ਸੀ ਸਾਨੂੰ ਪਹਾੜੀ ਤੇ ਜਾਣਾ ਪਏਗਾ ਅਸੀਂ ਛਾਣ ਬੀਨ ਕਰਾਂਗੇ ਜੇਕਰ ਤੁਸੀਂ ਬੇਗੁਨਾਹ ਹੋਏ ਤਾਂ ਤੁਹਾਡੀ ਜਾਨ ਨੂੰ ਕੋਈ ਖਤਰਾ ਨਹੀਂ ਹੋਏਗਾ ਅੱਬਾ ਹਜ਼ਰਤ ਨੇ ਕਿਹਾ ਮੇਰੇ ਨਾਲ ਮੇਰੀ ਬੀਵੀ ਹੈ ਤੇ ਇੱਕ ਛੋਟੀ ਬੱਚੀ ਹੈ ਇਥੇ ਸਵਾਰ ਹੋਣ ਲਈ ਕੁਝ ਵੀ ਨਹੀਂ ਹੈ ਇਨ੍ਹਾਂ ਔਰਤਾਂ ਨੂੰ ਪੈਦਲ ਚਲਣ ਦੀ ਆਦਤ ਨਹੀਂ ਹੈ ਅੰਗਰੇਜ਼ ਅਫਸਰ ਨੇ ਜਵਾਬ ਦਿੱਤਾ ਇਸ ਲੜਾਈ ਦੇ ਸਮੇ ਅਸੀਂ ਤੁਹਾਡੇ ਲਈ ਕੋਈ ਪ੍ਰਬੰਧ ਨਹੀਂ ਕਰ ਸਕਦੇ ਜੇਕਰ ਤੁਸੀਂ ਇਥੇ ਤਾਂ ਡਰ ਹੈ ਕਿ ਦੂਜੇ ਸਿਪਾਹੀ ਇਥੇ ਆਉਣਗੇ ਤੇ ਬੇਖ਼ਬਰੀ ਚ ਤੁਹਾਨੂੰ ਮਾਰ ਦੇਣਗੇ ਇਸੀ ਲਈ ਤੁਸੀਂ ਜਿਨ੍ਹੀ ਛੇਤੀ ਹੋ ਸਕੇ ਇਥੋਂ ਚਲੇ ਜਾਓ ਅਸੀਂ ਤੁਹਾਡੇ ਨਾਲ ਦੋ ਸਿਪਾਹੀਆਂ ਦਾ ਪ੍ਰਬੰਧ ਕਰ ਦਿਆਂਗੇ ਜੇਕਰ ਰਸਤੇ ਚ ਕੋਈ ਸਵਾਰੀ ਮਿਲੇ ਤਾਂ ਤੁਹਾਡੀ ਔਰਤ ਤੇ ਇਹ ਲੜਕੀ ਉਸ ਚ ਬੈਠ ਜਾਏਗੀ ਨਹੀਂ ਤਾਂ ਇਹਨਾਂ ਸਭ ਨੂੰ ਪੈਦਲ ਜਾਣਾ ਪਏਗਾ ਅੱਬਾ ਹਜ਼ਰਤ ਮਜਬੂਰ ਹੋ ਗਏ ਤੇ ਚਲਣ ਦੀ ਤਿਆਰੀ ਕਰਨ ਲਗੇ ਉਹਨਾਂ ਨੇ ਕੁਝ ਕੀਮਤੀ ਗਹਿਣੇ ਤੇ ਜਵਾਰਾਹਤ ਆਪਣੇ ਨਾਲ ਲਏ ਤੇ ਬਾਕੀ ਸਾਰੇ ਸਮਾਨ ਘਰ ਹੀ ਰਹਿਣ ਦਿੱਤਾ ਅਸੀਂ ਫੋਜ਼ ਵਾਲਿਆਂ ਨਾਲ ਘਰੋਂ ਬਾਹਰ ਨਿਕਲ ਤੁਰੇ ਅੰਮਾ ਹਜ਼ਰਤ ਸਦਾ ਬੀਮਾਰ ਰਹਿੰਦੀ ਸੀ ਜਿਨ੍ਹਾਂ ਨੂੰ ਭਰਾ ਨੇ ਗੋਦ ਚ ਉਠਾ ਲਿਆ ਅੱਬਾ ਹਜ਼ਰਤ ਨੇ ਅੰਮਾ ਦਾ ਹੱਥ ਫੜ ਲਿਆ ਤੇ ਅਸੀਂ ਆਪਣੇ ਭਰੇ ਘਰ ਨੂੰ ਇਕ ਵਾਰ ਹਸਰਤ ਭਰਿਆ ਨਜ਼ਰਾਂ ਨਾਲ ਵੇਖਿਆ ਕਿ ਅਸੀਂ ਇਥੇ ਫਿਰ ਕਦੇ ਨੀ ਆਵਾਂਗੇ ਐਵੇਂ ਹੀ ਹੋਇਆ ਤੇ ਅਸੀਂ ਫਿਰ ਕਦੇ ਓਥੇ ਨਾ ਗਏ ਜਦ ਅਸੀਂ ਘਰ ਤੋਂ ਬਾਹਰ ਨਿਕਲੇ ਤਾ ਉਹ ਅੰਗਰੇਜ਼ ਤੇ ਸਿੱਖ ਫੋਜੀ ਘੋੜਿਆਂ ਤੇ ਸਵਾਰ ਹੋ ਗਏ ਤੇ ਦੋ ਸਿੱਖ ਸਵਾਰਾ ਨੂੰ ਸਾਡੇ ਨਾਲ ਪਹਾੜੀ ਵਲ ਤੋਰ ਦਿੱਤਾ ਤੇ ਕਿਸੇ ਹੋਰ ਪਾਸੇ ਘੋੜੇ ਦੌੜਾ ਕੇ ਚਲੇ ਗਏ ਕਿਲੇ ਦੇ ਦਰਵਾਜ਼ੇ ਤਕ ਤਾਂ ਘੁੜਸਵਾਰ ਹੋਲੀ ਹੋਲੀ ਚਲਦੇ ਰਹੇ ਇਨ੍ਹਾਂ ਨੇ ਅੱਬਾ ਹਜ਼ਰਤ ਤੇ ਅੰਮਾ ਹਜ਼ਰਤ ਨੂੰ ਕੁਝ ਨਾ ਕਿਹਾ ਕਿਉਂਕਿ ਅੰਮਾ ਹਜ਼ਰਤ ਚਲ ਨਹੀਂ ਸੀ ਸਕਦੀ ਹਰ ਦਸ ਕਦਮ ਚਲ ਕੇ ਬੈਠ ਜਾਂਦੀ ਸੀ ਉਹਦਾ ਸਰੀਰ ਵੀ ਕੰਬ ਰਿਹਾ ਸੀ ਜਦੋ ਅੰਮਾ ਹਜ਼ਰਤ ਬੈਠ ਜਾਂਦੀ ਤਾਂ ਘੁੜਸਵਾਰ ਵੀ ਰੁਕ ਜਾਂਦੇ ਪਰ ਜਦੋ ਅਸੀਂ ਕਿਲੇ ਦੇ ਦਰਵਾਜ਼ੇ ਤੇ ਪਹੁੰਚੇ ਤਾਂ ਉਹ ਸਵਾਰ ਸਾਡੇ ਨਾਲ ਸਖਤੀ ਨਾਲ ਪੇਸ਼ ਆਏ ਤੇ ਕਹਿਣ ਲਗੇ ਇਸ ਤਰਾਹ ਤਾਂ ਸ਼ਾਮ ਹੋ ਜਾਏਗੀ ਤੁਸੀਂ ਜਲਦੀ ਜਲਦੀ ਕਿਉਂ ਨਹੀਂ ਚਲਦੇ ਅੱਬਾ ਹਜ਼ਰਤ ਨੇ ਨਰਮੇ ਨਾਲ ਜਵਾਬ ਦਿੱਤਾ ਕਿ ਭਰਾ ਜੀ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਇਕ ਬੀਮਾਰ ਹੈ ਇਹ ਕਮਜ਼ੋਰ ਔਰਤ ਹੈ ਤੇ ਸਾਰੀ ਉਮਰ ਕਦੇ ਪੈਦਲ ਨਹੀਂ ਚਲੀ

ਇਸ ਤੇ ਇਕ ਘੁੜਸਵਾਰ ਨੇ ਕਿਹਾ ਅਸੀਂ ਕੀ ਕਰੀਏ ਹਾਕਮ ਦਾ ਹੁਕਮ ਹੈ ਮੇਰੇ ਭਰਾ ਨੇ ਇਹ ਨਹੀਂ ਕਿਹਾ ਕਿ ਸਾਡੇ ਤੇ ਏਨ੍ਹੀ ਸਖਤੀ ਕੀਤੀ ਜਾਏ ਘੁੜਸਵਾਰ ਨੇ ਜਵਾਬ ਦਿੱਤਾ ਅਸੀਂ ਕਿਹੜੀ ਸਖਤੀ ਕੀਤੀ ਪਰ ਹੁਣ ਸਖਤੀ ਕਰਨੀ ਪਏਗੀ ਕਿਉਂਕਿ ਤੁਸੀਂ ਜਾਨ ਭੁੱਝ ਕੇ ਚਲਣ ਲਈ ਦੇਰੀ ਕਰ ਰਹੇ ਹੋ ਇਹ ਕਹਿ ਕੇ ਇਕ ਸਵਾਰ ਸਾਡੇ ਪੀਛੇ ਆ ਗਿਆ ਤੇ ਇਕ ਅੱਗੇ ਹੋ ਗਿਆ ਅੰਮਾ ਹਜ਼ਰਤ ਘੋੜੇ ਨੂੰ ਆਪਣੇ ਪੀਛੇ ਦੇਖ ਕੇ ਘਬਰਾ ਗਈ ਉਹਨੂੰ ਦੌਰੇ ਪੈਣ ਦੀ ਬੀਮਾਰੀ ਸੀ ਉਹਨੂੰ ਇਕ ਦਮ ਦੌਰਾ ਪੈ ਗਿਆ ਉਹ ਨਿਢਾਲ ਹੋਕੇ ਡਿੱਗ ਪਈ ਤੇ ਹਾਏ ਹਾਏ ਕਰਨ ਲੱਗੀ ਘੁੜਸਵਾਰ ਇਹ ਹਾਲਤ ਚੁਪਚਾਪ ਖੜਾ ਹੋਕੇ ਦੇਖਦਾ ਰਿਹਾ ਕੁਝ ਦੇਰ ਬਾਰ ਉਹਨੇ ਅੱਬਾ ਹਜ਼ਰਤ ਨੂੰ ਕਿਹਾ ਮੈਂ ਪੈਦਲ ਚਲਦਾ ਤੁਸੀਂ ਇਸ ਬੀਮਾਰ ਔਰਤ ਨੂੰ ਲੈਕੇ ਘੋੜੇ ਤੇ ਸਵਾਰ ਹੋ ਜਾਓ ਅਖੀਰ ਅੱਬਾ ਹਜ਼ਰਤ ਨੇ ਅੰਮਾ ਹਜ਼ਰਤ ਨੂੰ ਗੋਦ ਵਿਚ ਲੈ ਲਿਆ ਘੋੜੇ ਤੇ ਸਵਾਰ ਹੋਕੇ ਚਾਲ ਪਏ ਤੇ ਉਹ ਵਿਚਾਰਾ ਸਿੱਖ ਸਵਾਰ ਪਹਾੜੀ ਤਕ ਪੈਦਲ ਗਿਆ ਤੇ ਮੈਂ ਭਰਾ ਦੀ ਗੋਦ ਵਿਚ ਬੈਠੀ ਪਹਾੜੀ ਤੇ ਪਹੁੰਚੀ ਪਹਾੜੀ ਤੇ ਅੰਗਰੇਜ਼ ਫੋਜ ਚੁਫੇਰੇ ਠਹਿਰੀ ਹੋਈ ਸੀ ਸਾਨੂ ਵੀ ਇਕ ਪਾਸੇ ਤੰਬੂ ਚ ਠਹਿਰਾ ਦਿੱਤਾ ਗਿਆ ਉਹਨਾਂ ਸਿੱਖ ਸਵਾਰਾ ਨੇ ਸਾਨੂ ਫੋਜ਼ੀ ਲੰਗਰ ਤੋਂ ਰੋਟੀ ਲਿਆ ਕੇ ਦਿਤੀ ਇਹ ਰਾਤ ਅਸੀਂ ਤੰਬੂਆਂ ਚ ਗੁਜ਼ਾਰੀ

ਇਹ ਬਾਦਸ਼ਾਹ ਦੇ ਖਾਨਦਾਨ ਵਿੱਚੋ ਹਨ ਤੇ ਜਦ ਲਾਲ ਕਿਲੇ ਦੇ ਅੰਦਰ ਅੰਗਰੇਜ਼ ਮਾਰਦਾ ਔਰਤਾਂਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਸੀ ਤੇ ਇਸ ਆਦਮੀ ਨੇ ਉਹਨਾਂ ਦੇ ਕਤਲ ਕਰਵਾਉਣ ਚ ਅਹਿਮ ਭੂਮਿਕਾ ਨਿਭਾਈ ਸੀ ਇਹ ਸੁਣਕੇ ਜਰਨੈਲ ਨੇ ਅੱਬਾ ਹਜ਼ਰਤ ਵਲ ਗੁੱਸੇ ਭਰੀ ਨਜ਼ਰ ਨਾਲ ਦੇਖਿਆ ਅੱਬਾ ਹਜ਼ਰਤ ਨੇ ਜਵਾਬ ਦਿੱਤਾ ਇਹ ਆਦਮੀ ਝੂਠ ਬੋਲ ਰਿਹਾ ਇਹ ਪਹਿਲਾ ਮੇਰੇ ਪਾਸ ਨੌਕਰ ਸੀ ਚੋਰੀ ਕਰਨ ਤੇ ਮੈਂ ਇਕ ਵਾਰ ਇਹਨੂੰ ਬਹੁਤ ਮਾਰ ਪਵਾਈ ਸੀ ਤੇ ਇਸਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ ਸੀ ਇਸ ਦੁਸ਼ਮਣੀ ਕਰਕੇ ਹੀ ਇਹ ਅਜਿਹਾ ਕਰ ਰਿਹ ਹੈ ਤੁਸੀਂ ਇਹਨੂੰ ਇਨ੍ਹਾਂ ਪੁਛੋ ਕਿ ਬਹਾਦਰ ਸ਼ਾਹ ਬਾਦਸ਼ਾਹ ਕਿੰਨੇ ਸਾਲਾਂ ਤੋਂ ਮੇਰੇ ਨਾਲ ਨਾਰਾਜ਼ ਸਨ ਤੇ ਬਹੁਤ ਸਮੇ ਤੋਂ ਸਾਡੀ ਦੁਆ ਸਲਾਮ ਵੀ ਨਹੀਂ ਸੀ ਹੋਈ ਜਾਸੂਸ ਨੇ ਉੱਤਰ ਦਿੱਤਾ ਕਿ ਇਹ ਠੀਕ ਹੈ ਮੈਂ ਇਨ੍ਹਾਂ ਦੇ ਇਥੇ ਨੌਕਰ ਸੀ ਪਰ ਇਹ ਗੱਲ ਗ਼ਲਤ ਹੈ ਕਿ ਚੋਰੀ ਕਰਨ ਤੇ ਇਨ੍ਹਾਂ ਨੇ ਮੈਨੂੰ ਪਿਟਵਾਇਆ ਸੀ ਮੈਂ ਆਪਣੀ ਮਰਜ਼ੀ ਨਾਲ ਇਨ੍ਹਾਂ ਦੀ ਨੌਕਰੀ ਛੱਡੀ ਸੀ ਕਿਉਕਿ ਘੱਟ ਤਨਖਾਹ ਦਿੰਦੇ ਸੀ ਇਹ ਵੀ ਸੱਚ ਹੈ ਕਿ ਬਾਦਸ਼ਾਹ ਇਨ੍ਹਾਂ ਨਾਲ ਨਾਰਾਜ਼ ਸਨ ਪਰ ਜਦ ਗ਼ਦਰ ਹੋਇਆ ਤਾਂ ਇਨ੍ਹਾਂ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਉਨ੍ਹਾਂ ਪਾਸ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਤੇ ਜਿਸ ਦਿਨ ਅੰਗਰੇਜ਼ ਕਤਲ ਕਿਤੇ ਗਏ ਤੇ ਇਹ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

ਕੋਈ ਗੱਲ ਸੁਣੇ ਬਿਨਾ ਹੁਕਮ ਦਿੱਤਾ ਇਨ੍ਹਾਂ ਦੋਵਾਂ ਨੂੰ ਗੋਲੀ ਨਾਲ ਉਡਾ ਦਿਓ ਫਿਰ ਇਹ ਕਿਹਾ ਕਿ ਇਨ੍ਹਾਂ ਦੋਵਾਂ ਨੇ ਸਾਡੀਆਂ ਔਰਤਾਂ ਤੇ ਬੱਚਿਆਂ ਨੂੰ ਕਤਲ ਕਰਵਾਇਆ ਹੈ ਪਰ ਐਸੀ ਇਨ੍ਹਾਂ ਤੇ ਰਹਿਮ ਕਰਦੇ ਹਾਂ ਤੇ ਇਹਦੀ ਔਰਤ ਤੇ ਇਹ ਬੱਚਿਆਂ ਨੂੰ ਛੱਡ ਦਿੰਦੇ ਹਾਂ ਇਨ੍ਹਾਂ ਦੋਵਾਂ ਨੂੰ ਛਾਉਣੀ ਚੋ ਕੱਢ ਦਿਓ ਇਹ ਜਿਥੇ ਮਰਜੀ ਚਲਿਆ ਜਾਣ ਗੋਰੇ ਤੇ ਦੇਸੀ ਸਿਪਾਹੀ ਅੱਗੇ ਵਧੇ ਤੇ ਉਨ੍ਹਾਂ ਨੇ ਭਰਾ ਤੇ ਅੱਬਾ ਹਜ਼ਰਤ ਦੇ ਹੱਥ ਪੀਠ ਦੇ ਪਿਛੇ ਬਨੰ ਦਿਤੇ ਅੱਬਾ ਹਜ਼ਰਤ ਮੈਨੂੰ ਵੇਖ ਕੇ ਰੌਣ ਲਗੇ ਤੇ ਭਰਾ ਚੁੱਪ ਖੜਿਆ ਰਿਹਾ ਅੰਮਾ ਹਜ਼ਰਤ ਨੇ ਚੀਖ ਮਾਰੀ ਤੇ ਬੇਹੋਸ਼ ਹੋਕੇ ਡਿੱਗ ਪਈ ਮੈਂ ਦੌੜ ਕੇ ਅੱਬਾ ਹਜ਼ਰਤ ਨਾਲ ਲਿਪਟ ਜਾਣਾ ਚਾਹਿਆ ਪਰ ਇਕ ਸਿਪਾਹੀ ਨੇ ਮੈਨੂੰ ਜ਼ੋਰ ਨਾਲ ਧੱਕਾ ਦਿੱਤਾ ਤੇ ਮੈਂ ਅੰਮਾ ਹਜ਼ਰਤ ਉੱਤੇ ਡਿੱਗੀ ਮੈਂ ਵੇਖਿਆ ਅੱਬਾ ਹਜ਼ਰਤ ਤੇ ਭਰਾ ਨੂੰ ਸਿਪਾਹੀ ਖਿੱਚਦੇ ਹੋਏ ਦੂਰ ਲੈ ਗਏ ਉਨ੍ਹਾਂ ਦੇ ਸਾਹਮਣੇ ਪੰਜ ਛੇ ਸਿਪਾਹੀ ਬੋਰ ਬੰਦੂਕਾਂ ਤਾਣ ਕੇ ਖੜੇ ਹੋ ਗਏ ਉਨ੍ਹਾਂ ਪਾਸ ਜਰਨੈਲ ਵੀ ਖੜਾ ਹੋ ਗਿਆ ਤੇ ਉਨ੍ਹੇ ਉੱਚੀ ਆਵਾਜ਼ ਕੁਝ ਕਿਹਾ ਜੋ ਮੈਂ ਸਮਝ ਨਾ ਸਕੀ ਇਸ ਤੋਂ ਬਾਅਦ ਸਿਪਾਹੀਆਂ ਨੇ ਇਸ਼ਾਰਾ ਕੀਤਾ ਤੇ ਸਿਪਾਹੀਆਂ ਨੇ ਬੰਦੂਕਾਂ ਆਪਣੀ ਛਾਤੀ ਤੇ ਰੱਖੀਆਂ ਤੇ ਬੰਦੂਕਾਂ ਦਾ ਮੂੰਹ ਅੱਬਾ ਹਜ਼ਰਤ ਤੇ ਭਰਾ ਵਲ ਕਰ ਦਿੱਤਾ ਉਸ ਸਮੇ ਅੱਬਾ ਹਜ਼ਰਤ ਦੀ ਆਵਾਜ਼ ਆਈ ਉਨ੍ਹਾਂ ਨੇ ਮੇਰਾ ਨਾਮ ਲੈ ਕੇ ਬੁਲਾਇਆ ਤੇ ਕਿਹਾ ਲੈ ਬੇਟੀ ਅਲਾਹ ਬੇਲੀ ਅਸੀਂ ਇਸ ਦੁਨੀਆ ਤੋਂ ਜਾ ਰਹੇ ਹਾਂ ਫਿਰ ਭਰਾ ਦੀ ਆਵਾਜ਼ ਆਈ ਅੰਮਾ ਅੰਮਾ ਮੇਰੇ ਤੋਂ ਤੁਹਾਡੀ ਜੁਦਾਈ ਦੇਖੀ ਨਹੀਂ ਜਾਂਦੀ ਸਲਾਮ ਮੈਂ ਮਰਦਾ ਹਾਂ ਬੰਦੂਕਾਂ ਦੀ ਆਵਾਜ਼ ਆਈ ਤੇ ਬਹੁਤ ਸਾਰਾ ਧੁਆ ਨਿਕਲਿਆ ਮੈਂ ਵੇਖਿਆ ਕਿ ਭਰਾ ਤੇ ਅੱਬਾ ਮਿੱਟੀ ਚ ਲੇਟ ਰਹੇ ਹਨ ਮੈਂ ਰੋ ਰਹੀ ਸੀ ਤੇ ਮੇਰਾ ਦਿਲ ਦਰਦ ਦੇ ਮਾਰੇ ਘਬਰਾ ਰਿਹਾ ਸੀ ਅੰਮਾ ਨੂੰ ਥੋੜੀ ਹੋਸ਼ ਆਈ ਤੇ ਮੈਂ ਉਹਨੂੰ ਦੱਸਿਆ ਕਿ ਭਰਾ ਤੇ ਅੱਬਾ ਨੂੰ ਮਾਰ ਦਿੱਤਾ ਹੈ ਵੇਖੋ ਮਿੱਟੀ ਚ ਪਏ ਤੜਫ ਰਹੇ ਹਨ ਅੰਮਾ ਉਹਨਾਂ ਦੇ ਸੀਨੇ ਚੋ ਖੂਨ ਨਿਕਲ ਰਿਹਾ ਅੰਮਾ ਮੇਰਾ ਭਰਾ ਤੇ ਅੱਬਾ ਮੇਰੇ ਤੋਂ ਸਦਾ ਲਈ ਵਿਛੜ ਗਏ ਹੁਣ ਮੈਨੂੰ ਕਦੇ ਨਹੀਂ ਮਿਲਣਗੇ ਅੱਬਾ ਨੇ ਤਾ ਮੈਨੂੰ ਬੁਲਾਇਆ ਵੀ ਸੀ ਭਰਾ ਨੇ ਤੈਨੂੰ ਆਵਾਜ਼ ਦਿਤੀ ਸੀ ਅੰਮਾ ਹੁਣ ਸਾਡਾ ਕੀ ਹੋਏਗਾ

ਸੋਲਹ ਸਾਲ ਦੀ ਮਿਹਨਤ ਮੇਰੀ ਜ਼ਿੰਦਗੀ ਦਾ ਆਖਰੀ ਸਹਾਰਾ ਮੇਰਾ ਅਬਦੁੱਲ੍ਹਾ ਮੇਰੇ ਤੋਂ ਖੋਹ ਲਿਆ ਮੈਂ ਮਿਟ ਗਈ ਮੇਰਾ ਇਸ ਦੁਨੀਆ ਚ ਕੁਛ ਨਹੀਂ ਰਿਹਾ ਮੈਂ ਦੁਨੀਆ ਚ ਆਈ ਸੀ ਹੇ ਅਲਾਹ ਇਹ ਸੁਪਨਾ ਹੈ ਇਹ ਸੱਚਮੁੱਚ ਮੇਰੇ ਤੇ ਭਰੀ ਮੁਸੀਬਤ ਆਈ ਹੈ ਮੇਰਾ ਸਰਤਾਜ ਮਿੱਟੀ ਚ ਮਿਲ ਗਿਆ ਹੈ ਉਹ ਵੀ ਜਵਾਨ ਬੇਟੇ ਦੇ ਨੇੜੇ ਖੂਨ ਨਾਲ ਲੱਥਪੱਥ ਪਿਆ ਐ ਜਾਸੂਸ ਖੁਦਾ ਤੇਰਾ ਨਾਮੋ ਨਿਸ਼ਾਨ ਮਿਟਾ ਦੇਵੇ ਤੂੰ ਬਿਲਕੁਲ ਝੂਠ ਬੋਲਿਆ ਹੈ ਇਹ ਦੋਵੇਂ ਤਾਂ ਗ਼ਦਰ ਸ਼ੁਰੂ ਹੋਣ ਤੋਂ ਬਾਅਦ ਅਖੀਰ ਤਕ ਘਰ ਤੋਂ ਬਾਹਰ ਨਹੀਂ ਨਿਕਲੇ ਸੀ ਤੂੰ ਕਿਸ ਸਨ ਦਾ ਬਦਲਾ ਲਿਆ ਹੈ ਮੇਰੀ ਜਿਹੀ ਬੀਮਾਰ ਦੁਖੀ ਤੇ ਵੀ ਤੈਨੂੰ ਰਹਿਮ ਜਾ ਤਰਸ ਨਾ ਆਇਆ ਤੂੰ ਇਸ ਭੋਲੀ ਭਾਲੀ ਬੱਚੀ ਦਾ ਵੀ ਖਿਆਲ ਨਾ ਕੀਤਾ ਤੇ ਸਾਡੇ ਵਾਰਸਾ ਨੂੰ ਬੇਵਜ੍ਹਾ ਤੇ ਬੇਕਸੂਰ ਖੂਨ ਚ ਡੋਬ ਦਿੱਤਾ ਅੰਮਾ ਇਹ ਕਹਿ ਰਹੀ ਸੀ ਕਿ ਦੇਸੀ ਫੋਜ ਦੇ ਸਿਪਾਹੀ ਆਏ ਮੈਨੂੰ ਤੇ ਅੰਮਾ ਨੂੰ ਹੱਥ ਫੜਕੇ ਉਠਾਇਆ ਘਸੀਟਦੇ ਹੋਏ ਲੈ ਗਏ ਨਾ ਅੰਮਾ ਚਾਲ ਸਕਦੀ ਸੀ ਨਾ ਮੈਂ ਪਰ ਉਹ ਸਾਨੂ ਬੱਕਰੀਆਂ ਵਾਂਗ ਖਿੱਚ ਕੇ ਲਿਜਾ ਰਹੇ ਸਨ ਪਹਾੜੀ ਤੇ ਚਲਦਿਆ ਪੱਥਰਾਂ ਨਾਲ ਸਾਡੇ ਪੈਰ ਲਹੂ ਲੁਹਾਨ ਹੋ ਗਏ ਸਨ ਮੈਂ ਇਹ ਨਹੀਂ ਕਹਿ ਸਕਦੀ ਕਿ ਦੁਨੀਆ ਚ ਜਿਸ ਤਰਾਹ ਦੀ ਤਕਲੀਫ ਉਸ ਸਮੇ ਸੀ ਅੱਜ ਇਹ ਤਕਲੀਫ ਹੋਰ ਵੀ ਕਿਸੇ ਨੂੰ ਪੇਸ਼ ਆ ਸਕਦੀ ਹੈ ਫੋਜੀ ਛਾਉਣੀ ਤੋਂ ਬਾਹਰ ਲਿਆ ਕੇ ਸਿਪਾਹੀਆਂ ਨੇ ਸਾਨੂ ਛੱਡ ਦਿੱਤਾ ਅੰਮਾ ਬਿਲਕੁਲ ਬੇਹੋਸ਼ ਪਈ ਸੀ ਮੈਂ ਉਹਦੇ ਕੋਲ ਬੈਠੀ ਰੋ ਰਹੀ ਸੀ ਥੋੜੀ ਦੇਰ ਬਾਅਦ ਇਕ ਘਸਿਆਰਾ ਘਾਹ ਦੀ ਭੰਡ ਲੈ ਕੇ ਉਥੋਂ ਤੀ ਲੰਘਿਆ ਮੇਰੇ ਕੋਲ ਆਇਆ ਉਹਨੇ ਗਠੜੀ ਸਿਰ ਤੋਂ ਉਤਾਰ ਕੇ ਅੰਮਾ ਨੂੰ ਵੇਖਿਆ ਕਿਹਾ ਕਿ ਇਹ ਔਰਤ ਤਾਂ ਮਰ ਗਈ ਇਹ ਘਸਿਆਰਾ ਹਿੰਦੂ ਸੀ ਮੈਨੂੰ ਉਥੇ ਛੱਡ ਕੇ ਉਹ ਛਾਉਣੀ ਗਿਆ ਉਥੋਂ ਦੋ ਤਿਨ ਮੁਸਲਮਾਨ ਘਸਿਆਰੇਆਂ ਨੂੰ ਲੈ ਕੇ ਆਇਆ ਉਹਨੇ ਸਭ ਨੇ ਵੀ ਇਹ ਹੀ ਕਿਹਾ ਕਿ ਇਹ ਔਰਤ ਮਰ ਗਈ ਹੈ

ਇਸ ਤੋਂ ਬਾਅਦ ਉਹਨਾਂ ਨੇ ਟੋਆ ਪੁੱਟ ਕੇ ਅੰਮਾ ਨੂੰ ਦੱਬ ਦਿੱਤਾ ਦੋ ਆਦਮੀ ਮੈਨੂੰ ਉਠਾ ਕੇ ਅਜਮੇਰੀ ਦਰਵਾਜੇ ਵਲ ਲੈ ਆਏ ਤੇ ਇਥੇ ਛੱਡ ਕੇ ਚਲੇ ਗਏ ਮੈਂ ਕੱਲੀ ਬੈਠੀ ਰੋ ਰਹੀ ਸੀ ਕਿ ਖਾਨਮ ਦੇ ਬਾਜ਼ਾਰੋਂ

ਤਾਂ ਮੈਨੂੰ ਮੇਰੇ ਰਿਸ਼ਤੇ ਦੇ ਸ਼ਹਿਜ਼ਾਦਿਆਂ ਦੇ ਹਵਾਲੇ ਕਰ ਦਿੱਤਾ ਤੇ ਮੈਂ ਉਹਨਾਂ ਪਾਸੇ ਰਹਿ ਕੇ ਵੱਡੀ ਹੋਈ ਉਨ੍ਹਾਂ ਨਾਲ ਰਹਿ ਕੇ ਮੇਰਾ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਹੀ ਮੇਰੀ ਪੈਨਸ਼ਨ ਲਗ ਗਈ ਅਲਾਹ ਦੀ ਰਹਿਮਤ ਨਾਲ ਮੇਰੇ ਘਰ ਕਈ ਬੱਚਿਆਂ ਨੇ ਜਨਮ ਲਿਆ ਪਰ ਕੋਈ ਵੀ ਜਿਉਂਦਾ ਨਾ ਰਿਹਾ ਇਥੋਂ ਤਕ ਕੇ ਪਤੀ ਵੀ ਮਰ ਗਿਆ ਤੇ ਪਿਛਲੇ ਚਾਰ ਸਾਲਾਂ ਤੋਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਸੁਨ ਲੀ ਮੀਆ ਦੁਖਿਆਰੀ ਦੀ ਇਹ ਕਹਾਣੀ ਮੇਰੇ ਅੰਗ ਅੰਗ ਚੋ ਹਾਏ ਹਾਏ ਦੀਆਂ ਅਵਾਜ਼ਾਂ ਆਉਂਦੀਆਂ ਹਨ ਮੈਂ ਇਸ ਦੁਨੀਆ ਚ ਸਿਰਫ ਦਸ ਸਾਲ ਦੀ ਉਮਰ ਤਕ ਆਰਾਮ ਦੇਖਿਆ ਹੈ ਤੇ ਸੱਤਰ ਸਾਲ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਹੁਣ ਕਬਰ ਚ ਪੈਰ ਲਟਕਾ ਕੇ ਬੈਠੀ ਹਾਂ ਅੱਜ ਮਰ ਗਈ ਤਾਂ ਕਲ ਦੂਜਾ ਦਿਨ ਇਹ ਵਿਚਾਰੀ ਬੇਬੇ ਮਿਲ ਗਈ ਆ